ਦੋਸਤੋ ਨਮਸਕਾਰ ਜਿਊਜੇਬਰਾ ਵਿਚ ਸਪਰੈਡਸ਼ੀਟਜ਼ ਦੇ ਬੇਸਿਕ ਟਿਯੂਟੋਰਿਅਲ ਵਿਚ ਤੁਹਾਡਾ ਸੁਆਗਤ ਹੈ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
ਜਿਉਜੇਬਰਾ ਦੇ ਨਾਲ ਸ਼ੁਰੂਆਤ ਕਰਨ ਲਈ ਮੈਂ ਇਸਤੇਮਾਲ ਕਰ ਰਹੀ ਹਾਂ ਜੀਐਨਯੂਲਿਨਕਸ ਅੋਪਰੇਟਿੰਗ ਸਿਸਟਮ ਦਾ ਉਬੰਤੂ ਵਰਜ਼ਨ 1004 ਐਲਟੀਐਸ gnuਲਿਨਕਸ ਆਪਰੇਟਿੰਗ ਸਿਸਟਮ ਉਬੁੰਟੂ ਵਰਜ਼ਨ 1004 ਐਲਟੀਐਸ ਅਤੇ ਜਿਉਜੇਬਰਾ ਵਰਜ਼ਨ 32400
ਇਸ ਟਿਯੂਟੋਰਿਅਲ ਦਾ ਉਦੇਸ਼ ਇਹ ਜਾਣਨਾ ਹੈ ਕਿ ਜਿਉਜੇਬਰਾ ਵਿਚ ਸਪਰੈਡਸ਼ੀਟ ਦਾ ਪ੍ਰਯੋਗ ਕਿਵੇਂ ਕਰੀਏ
ਇਸ ਟਿਯੂਟੋਰਿਅਲ ਵਿਚ ਅਸੀਂ ਸਪਰੈਡਸ਼ੀਟ ਦਾ ਇਸਤੇਮਾਲ ਮੂਲ ਡਾਟਾ ਨੂੰ ਪੇਸ਼ ਕਰਨ ਅਤੇ ਗਣਨਾ ਕਰਨ ਲਈ ਕਰਾਂਗੇ
ਅਤੇ ਹਿਸਟੋਗ੍ਰਾਮ ਬਣਾਉਣ ਲਈ ਡਾਟਾ ਦਾ ਇਸਤੇਮਾਲ ਕਰਾਂਗੇ
ਅਸੀਂ ਇਹ ਵੀ ਵੇਖਾਂਗੇ ਕਿ ਆਵਰਤਕ ਜਿਉੇਜੇਬਰਾ ਅਕਾਰਾਂ ਨੂੰ ਬਣਾਉਣ ਲਈ ਸਪਰੈਡਸ਼ੀਟ ਵਿਊ ਦਾ ਇਸਤੇਮਾਲ ਕਿਵੇਂ ਕਰ ਸਕਦੇ ਹਾਂ ਜਿਵੇਂ ਕਿ ਸਮਾਂਤਰ ਰੇਖਾਵਾਂ ਦਾ ਸੈਟ ਬਣਾਉਣਾ
ਪਹਿਲਾਂ ਅਸੀਂ 50 ਵਿਦਿਆਰਥੀਆਂ ਦੇ 50 ਨੰਬਰਾਂ ਦੇ ਟੈਸਟ ਦਾ ਇਸਤੇਮਾਲ ਕਰਾਂਗੇ
ਇਥੇ ਫਰਾਮ ਅਤੇ ਟੁ ਕਲਾਸ ਬਾਉਂਡਰੀਜ਼ ਤੇ ਫ੍ਰੀਕੁਏਂਸੀ ਉਪਲੱਭਤ ਹੈ
ਮੈਂ ਫ੍ਰੀਕੁਏਂਸੀ ਨੂੰ ਕਲਿਪਬੋਰਡ ਤੇ ਕਾਪੀ ਕਰਨ ਜਾ ਰਹੀ ਹਾਂ
ਹੁਣ ਜਿਉਜੇਬਰਾ ਵਿੰਡੋ ਤੇ ਪਹਿਲਾ ਸਟੇਪ ਹੈ ਸਪਰੈਡਸ਼ੀਟ ਵਿਊ ਨੂੰ ਸਪਸ਼ਟ ਕਰਨਾ
ਮੈਨਯੂ ਆਈਟਮ ਵਿਊ ਚੁਣੋ ਅਤੇ ਸਪਰੈਡਸ਼ੀਟ ਵਿਊ ਤੇ ਟਿਕ ਕਰੋ
ਸਪਰੈਡਸ਼ੀਟ ਵਿਊ ਨੂੰ ਇਥੇ ਲਿਆਉ
ਪਹਿਲਾ ਕਾਲਮ A ਫਰੋਮ ਵਰਗ ਸੀਮਾ ਕਾਲਮ b ਟੋ ਅਤੇ ਕਾਲਮ c ਫ੍ਰੀਕੁਐਂਸੀ ਦਰਸਾਂਦਾ ਹੈ
ਹੁਣ ਮੈਂ ਫ੍ਰੀਕੁਏਂਸੀ ਕਾਪੀ ਕਰ ਚੁਕੀ ਹਾਂ ਮੈਂ ਇਸਨੂੰ ਇਥੇ ਪੇਸਟ ਕਰਦੀ ਹਾਂ
ਹੁਣ ਫਰਾਮ ਅਤੇ ਟੂ ਵੈਲਯੂਜ਼ ਲਈ
ਮੈਂ ਇਹਨਾਂ ਨੂੰ ਪੇਸਟ ਨਹੀਂ ਕੀਤਾ ਕਿਉਂਕਿ ਮੈਂ ਤੁਹਾਨੂੰ ਜਿਉਜੇਬਰਾ ਸਪਰੈਡਸ਼ੀਟਜ਼ ਦੇ ਦੂਜੇ ਹੋਰ ਗੁਣ ਦਸਾਂਗੀ
ਪਹਿਲਾਂ ਮੈਂ ਸ਼ੁਰੂ ਕਰਾਂਗੀ160 0 ਫਿਰ 55 ਅਤੇ 10 ਹੁਣ ਜੇ ਮੈਂ ਇਥੇ ਦੋ ਸੈਲਜ਼ ਚੁਣਦੀ ਹਾਂ ਅਤੇ ਫਿਰ ਇਸ ਨੀਲੇ ਸਕੁਏਰ ਨੂੰ ਨੀਚੇ ਵਲ ਡਰੇਗ ਕਰਦੀ ਹਾਂ ਧਿਆਨ ਦੇਣਾ ਕਿ ਅੰਕਗਣਿਤ ਦਾ ਇਕ ਅਨੁਕ੍ਰਮ ਬਣਦਾ ਹੈ
ਉਸੀ ਤਰ੍ਹਾਂ ਮੈਂ ਇਹ ਟੂ ਵੇਲਯੂ ਲਈ ਕਰ ਸਕਦੀ ਹਾਂ
ਆਉ ਅਸੀਂ ਕਲਾਸ ਬਾਉਂਡਰੀ ਅਤੇ ਫ੍ਰੀਕੁਏਂਸੀ ਲਿਸਟ ਤਿਆਰ ਕਰੀਏ
ਇਹ ਕਰਨ ਲਈ ਇਥੇ ਕਾਲਮ ਬੀ ਸਲੈਕਟ ਕਰੋ
ਸੱਜਾ ਕਲਿਕ ਕਰਕੇ ਕਰੀਏਟ ਲਿਸਟ ਚੁਣੋ
ਲ1 ਤੇ ਧਿਆਨ ਦਿਉ ਜਿਸਦਾ ਅਰਥ ਹੈ ਲ 1 ਬਣ ਗਿਆ ਹੈ
ਅਸੀਂ ਹੁਣ ਸੱਜਾ ਕਲਿਕ ਕਰਕੇ ਅੋਬਜੇਕਟ ਪ੍ਰੋਪਰਟੀਜ਼ ਚੁਣ ਕੇ ਇਸਨੂੰ ਸੰਸ਼ੋਧਿਤ ਕਰਾਂਗੇ ਅਤੇ ਸੁਨਿਸ਼ਚਿਤ ਕਰਾਂਗੇ ਕਿ ਪਹਿਲੀ ਵੇਲਯੂ ਜ਼ੀਰੋ ਹੀ ਦਿਸ ਰਹੀ ਹੈ
ਅਤੇ ਕਲੋਜ਼ ਦਬਾਉ
ਹੁਣ ਫ੍ਰੀਕੁਏਂਸੀ ਲਿਸਟ ਲਈ ਉਹੀ ਕੰਮ ਕਰੋਫ੍ਰੀਕੁਏਂਸੀ ਨੂੰ ਚੁਣੋ ਸੱਜਾ ਕਲਿਕ ਕਰੋ ਤੇ ਕ੍ਰਿਏਟ ਲਿਸਟ ਤੇ ਕਲਿਕ ਕਰੋ
ਹੁਣ ਮੇਰੇ ਕੋਲ ਲ 2 ਹੈ
ਹੁਣ ਹਿਸਟੋਗ੍ਰਾਮ ਬਣਾਉਣ ਲਈ ਇਥੇ ਇਨਪੁਟ ਬਾਰ ਤੇ ਜਾਉ
ਤੁਸੀਂ ਇਥੇ ਕਮਾਂਡਜ਼ ਵਿਚੋਂ ਚੁਣ ਸਕਦੇ ਹੋ ਜਾਂ ਤੁਸੀਂ ਸਿਰਫ ਹਿਸਟੋਗ੍ਰਾਮ ਟਾਈਪ ਕਰ ਸਕਦੇ ਹੋ
ਹੁਣ ਬਿਲਕੁਲ ਇਸ ਥਾਂ ਤੇ ਚੌਰਸ ਬਰੈਕਟਜ਼ ਦੇ ਵਿਚਕਾਰ ਜੇ ਤੁਸੀਂ ਐਟਰ ਦਬਾਉਂਦੇ ਹੋ ਇਹ ਤੁਹਾਨੂੰ ਅੱਲਗ ਅੱਲਗ ਵਿਕੱਲਪ ਦੱਸਦਾ ਹੈ
ਇਸ ਵਿਚ ਇਕ ਅੋਪਸ਼ਨ ਲਿਸਟ ਆਫ ਕਲਾਸ ਬਾਉਂਡਰੀਜ਼ ਅਤੇ ਲਿਸਟ ਆਫ ਰਾਅ ਡਾਟਾ ਹੈ
ਚਲੋ ਇਸਦਾ ਇਸਤੇਮਾਲ ਕਰੀਏ
ਮੈਂ ਲਿਖਾਂਗੀ ਲ 1 ਜਿਓਜੈਬਰਾ ਆਈਐਸ ਕੇਸ ਸੈਂਸਿਟਿਵ ਵੱਡੇ ਅਤੇ ਛੋਟੇ ਅੱਖਰ ਅੱਲਗ ਮੰਨੇ ਜਾਂਦੇ ਹਨ ਅਤੇ ਕਲਾਸ ਬਾਊਂਡਰੀਜ਼ ਲਈ ਹੈ
ਅਤੇ L 2 ਫ੍ਰੀਕੁਐਂਸੀਆਂ ਲਈ
ਐਂਟਰ ਦਬਾਉ
ਤੁਸੀਂ ਵੇਖੋਗੇ ਕਿ ਇਥੇ ਹਿਸਟੋਗ੍ਰਾਮ ਬਣ ਗਿਆ ਹੈ
ਹੁਣ ਹਿਸਟੋਗ੍ਰਾਮ ਨੂੰ ਜਿਆਦਾ ਦੇਖਣ ਯੋਗ ਅਤੇ ਪੜ੍ਹਨ ਯੋਗ ਬਣਾਉਣ ਲਈ ਮੈਂ ਮੂਵ ਡਰਾਈਂਗ ਪੈਡ ਦਾ ਇਸਤੇਮਾਲ ਕਰਾਂਗੀਅਤੇ ਫਿਰ ਮੈਂ ਡਰਾਈਂਗ ਪੈਡ ਪੋ੍ਰਪਰਟੀਜ਼ ਤੇ ਸੱਜਾ ਕਲਿਕ ਕਰਾਂਗੀ ਅਤੇ ਇਸ ਦੀ ਦੂਰੀ ਨੂੰ ਬਦਲ ਕੇ 5 ਕਰਾਂਗੀ ਜੋ ਕਿ ਹਰ ਬਾਰ ਦੀ ਚੌੜਾਈ ਹੈ ਅਤੇ ਕਲੋਜ਼ ਤੇ ਕਲਿਕ ਕਰਾਂਗੀ
ਫਿਰ ਮੈਂ ਜ਼ੂਮ ਆਉਟ ਕਰ ਸਕਦੀ ਹਾਂ
ਅਤੇ ਫੇਰ ਤੋਂ ਡਰਾਈਂਗ ਪੈਡ ਨੂੰ ਮੂਵ ਕਰੋ
ਤੁਸੀਂ ਵੇਖੋਗੇ ਜਦ ਮੈਂ ਹਿਸਟੋਗ੍ਰਾਮ ਬਣਾਇਆ ਇਹ ਇਸ ਦੀ ਵੈਲਯੂ a 250 ਦੱਸਦਾ ਹੈ
A ਹਰ ਬਾਰ ਦੀ ਲੰਬਾਈ ਅਤੇ ਚੌੜਾਈ ਦਾ ਜੋੜ ਹੇ
ਮੈਂ ਇਸ A ਦੀ ਵੈਲਯੂ ਨੂੰ ਇਥੇ ਵੱਧਾ ਸਕਦੀ ਹਾਂ
ਅੱਗਲਾ ਸਟੇਪ ਹੈ ਧੁਰੇ ਤੇ ਸਮਾਂਤਰ ਰੇਖਾਵਾਂ ਦਾ ਸੈਟ ਬਣਾਉਣ ਲਈ ਸਪਰੈਡਸ਼ੀਟ ਵਿਉ ਵਿਚ ਬਿੰਦੂ ਅਤੇ ਰੇਖਾਵਾਂ ਬਣਾਉਣਾ
ਮੈਂ ਇਕ ਨਵੀਂ ਜਿਉਜੇਬਰਾ ਵਿੰਡੋ ਖੋਲ੍ਹਾਂਗੀ
ਹੁਣ ਜਿਉਜੇਬਰਾ ਦੀ ਕੋਈ ਵੀ ਕਮਾਂਡ ਇਥੇ ਸੈਲ ਵਿਚ ਟਾਈਪ ਕੀਤੀ ਜਾ ਸਕਦੀ ਹੇ
ਪਹਿਲਾਂ ਬਿੰਦੂ ਬਣਾਉਣ ਲਈ ਤੁਹਾਨੂੰ ਬਸ ਇਸ ਤਰ੍ਹਾਂ ਇਕ ਬਿੰਦੂ ਦੇਣਾ ਹੈ
ਤੁਸੀਂ ਵੇਖੋਗੇ ਕਿ ਬਿੰਦੂ ਏ1 ਨਾਮ ਨਾਲ ਆ ਰਿਹਾ ਹੈ ਜਿਹੜਾ ਕਿ ਧੁਰੇ 12 ਦੇ ਨਾਲ ਸੈਲ ਐਡਰਸ ਕਾਲਮ A ਲਾਈਨ 1 ਵਿਚ ਹੈ
ਉਸੀ ਤਰ੍ਹਾਂ ਮੈਂ ਇਥੇ 22 ਟਾਈਪ ਕਰਕੇ ਐਂਟਰ ਦਬਾਉਂਦੀ ਹਾਂ ਮੈਨੂੰ ਏ2 ਪ੍ਰਾਪਤ ਹੁੰਦਾ ਹੈ
ਹੁਣ ਜੇ ਮੈਂ ਇਹਨਾਂ ਦੋ ਸੈਲਜ਼ ਨੂੰ ਚੁਣਦੀ ਹਾਂ ਅਤੇ ਫਿਰ ਨੀਲੇ ਚੋਕੋਰ ਨੂੰ ਨੀਚੇ ਡਰੈਗ ਕਰਦੀ ਹਾਂ ਇਹਨੂੰ ਇਥੇ ਲਿਆਉਂਦੀ ਹਾਂ
ਇਸ ਟਯੂਟੋਰਿਅਲ ਲਈ ਮੈਂ ਐਲਜੇਬਰਾ ਵਿਊ ਬੰਦ ਕਰ ਦਿਆਂਗੀ
ਤੁਸੀਂ ਵੇਖੋਗੇ ਕਿ ਮੈਨੂੰ ਇਥੇ 10 ਬਿੰਦੂ ਪ੍ਰਾਪਤ ਹੋਏ ਹਨ
ਅਤੇ ਉਸੇ ਤਰ੍ਹਾਂ ਮੈਂ ਕਾਲਮ ਬੀ1 ਵਿਚ ਬਿੰਦੂ ਦੇ ਰੂਪ ਵਿਚ ਮੈਂ 14 ਰਖਾਂਗੀ ਮੈਨੂੰ ਇਹ ਬਿੰਦੂ ਇਥੇ ਮਿਲਦਾ ਹੈ ਮੈਂ ਇਥੇ ਸੱਜਾ ਕਲਿਕ ਕਰਕੇ ਸ਼ੋਅ ਲੇਬਲ ਸਲੈਕਟ ਕਰਾਂਗੀ ਇਹ ਸੈਲ ਐਡਰਸ ਬੀ1 ਦਿਖਾਉਂਦਾ ਹੈ
ਮੈਂ ਟਾਈਪ ਕਰ ਸਕਦੀ ਹਾਂ 24 ਅਤੇ ਮੈਨੂੰ b 2 ਮਿਲਦਾ ਹੈ
ਮੈਂ ਫਿਰ ਇਸਨੂੰ ਡਰੇਗ ਕਰ ਸਕਦੀ ਹਾਂ ਅਤੇ ਮੈਨੂੰ 10 ਬਿੰਦੂ ਮਿਲਦੇ ਹਨ
ਹੁਣ ਤੀਜੇ ਕਾਲਮ ਵਿਚ ਜੇ ਮੈਂ ਰੇਖਾਖੰਡ ਬਣਾਉਣਾ ਚਾਹੁੰਦੀ ਹਾਂ
ਮੈਂ ਜਿੳੇਜੇਬਰਾ ਕਮਾਂਡ ਰੇਖਾਖੰਡ ਦਾ ਇਸਤੇਮਾਲ ਕਰ ਸਕਦੀ ਹਾਂ ਅਤੇ ਵੇਲਯੂ ਵਿਚ ਮੈਂ ਸੈਲ ਐਡਰਸ ਏ1 ਦੇ ਸਕਦੀ ਹਾਂ
ਮੈਂ ਇਸ ਨੂੰ ਇਥੇ ਲਿਆਉਂਦੀ ਹਾਂ ਬੀ1 ਅਤੇ ਐਂਟਰ ਦਬਾਉਂਦੀ ਹਾਂ
ਇਹ ਰੇਖਾ ਦੀ ਲੰਬਾਈ ਹੈ ਜਿਹੜੀ ਕਿ ਏ1 ਅਤੇ ਬੀ1 ਦੇ ਵਿਚਕਾਰ ਹੈ
ਹੁਣ ਮੈਂ ਸਿਰਫ ਇਸ ਸੈਲ ਨੂੰ ਚੁਣਦੀ ਹਾਂ ਅਤੇ ਇਸਨੂੰ ਨੀਚੇ ਵਲ ਡਰੇਗ ਕਰਦੀ ਹਾਂ ਮੈਨੂੰ 10 ਸਮਾਂਤਰ ਰੇਖਾਵਾਂ ਦਾ ਸੇਟ ਮਿਲਦਾ ਹੈ
ਇਕ ਗੱਲ ਹੋਰ ਧਿਆਨ ਦੇਣ ਵਾਲੀ ਹੈ ਕਿ ਜੇ ਤੁਸੀਂ ਅੋਪਸ਼ਨ ਅਤੇ ਫਿਰ ਐਲਜੇਬਰਾ ਤੇ ਜਾਂਦੇ ਹੋ
ਹੁਣ ਅਜੇ ਇਹ ਵੈਲਯੂ ਤੇ ਹੈ ਇਸ ਲਈ ਤੁਸੀਂ ਕਾਲਮ C ਵਿਚ ਰੇਖਾ ਦੀ ਲੰਬਾਈ ਵੇਖਦੇ ਹੋ
ਮੈਂ ਇਸਨੂੰ ਕਮਾਂਡ ਵਿਚ ਬਦਲ ਸਕਦੀ ਹਾਂ ਅਤੇ ਇਹ ਮੈਨੂੰ ਕਮਾਂਡ ਦਿਖਾਏਗਾ
ਹੁਣ ਅਸਾਈਨਮੈਂਟ ਕਰੋ ਪਹਿਲੇ ਅਸਾਈਨਮੈਂਟ ਵਿਚ ਇਕ ਕਲਾਸ ਦੇ 35 ਵਿਦਿਆਰਥੀਆਂ ਦੀ ਘਰ ਤੋਂ ਸਕੂਲ ਤਕ ਦੀ ਦੂਰੀ ਦੇ ਦਿਤੇ ਗਏ ਡੇਟਾ ਦਾ ਇਸਤੇਮਾਲ ਕਰਕੇ ਦਾ ਇਕ ਹਿਸਟੋਗ੍ਰਾਮ ਬਣਾਉ
ਮੇਰੇ ਕੋਲ ਇਥੇ ਕਲਾਸ ਬਾਉਂਡਰੀਜ਼ ਅਤੇ ਫ੍ਰੀਕੁਏਂਸੀਜ਼ ਹਨ
ਡੇਟਾ ਨੂੰ ਪ੍ਰਸਤੁਤ ਕਰਨ ਲਈ ਸਪਰੈਡਸ਼ੀਟ ਵਿਊ ਦਾ ਇਸਤੇਮਾਲ ਕਰੋ
ਕਲਾਸ ਬਾਉਂਡਰੀ ਅਤੇ ਫ੍ਰਿਕੁਏਂਸੀ ਲਿਸਟਜ਼ ਬਣਾਉ
ਇਨਪੁਟ ਬਾਰ ਦਾ ਇਸਤੇਮਾਲ ਕਰਕੇ ਲਿਸਟਜ਼ ਦੇ ਨਾਲ ਹਿਸਟੋਗ੍ਰਾਮ ਬਣਾਉ
ਫ੍ਰਿਕੁਏਂਸੀ ਬਦਲੋ ਅਤੇ ਹਿਸਟੋਗ੍ਰਾਮ ਵਿਚਲੇ ਬਦਲਾਉ ਦਾ ਨਿਰੀਖਣ ਕਰੋ
ਮੈਂ ਇਹ ਟਯੂਟੋਰਿਅਲ ਪਹਿਲਾਂ ਇਥੇ ਬਣਾਇਆਂ ਹੋਇਆ ਹੈ
ਧਿਆਨ ਦਿਉ ਇਥੇ ਹਿਸਟੋਗ੍ਰਾਮ ਤੇ ਹੁਣ ਅੱਗਲਾ ਅਸਾਈਨਮੈਂਟ
ਦੂਜੇ ਅਸਾਈਨਮੈਂਟ ਵਿਚ ਅਸੀਂ ਸਪਰੈਡਸ਼ੀਟ ਵਿਊ ਦਾ ਇਸਤੇਮਾਲ ਕਰਕੇ ਸਮਕੇਂਦਰੀ ਗੋਲ ਦਾਇਰੇ ਬਣਾਵਾਂਗੇ
ਗੋਲ ਦਾਇਰੇ ਦੇ ਕੇਂਦਰ ਨੂੰ ਦਰਸਾਉਣ ਲਈ ਡਰਾਇੰਗ ਪੈਡ ਤੇ ਬਿੰਦੂ A ਖਿਚੋ ਅਰਧ ਵਿਆਸ ਦਾ ਕਾਲਮ A ਬਣਾਉਣ ਲਈ ਸਪਰੈਡਸ਼ੀਟ ਦਾ ਇਸਤੇਮਾਲ ਕਰੋ
ਕੇਂਦਰ A ਦੇ ਨਾਲ ਗੋਲ ਦਾਇਰਾ ਅਤੇ ਕਾਲਮ A ਤੋਂ ਅਰਧ ਵਿਆਸ ਬਣਾਉਣ ਲਈ ਸਪਰੈਡਸ਼ੀਟ ਦੇ ਕਾਲਮ B ਦਾ ਇਸਤੇਮਾਲ ਕਰੋ
ਕੇਂਦਰ ਬਿੰਦੂ A ਦੀ ਥਾਂ ਬਦਲੋ ਅਤੇ ਨਿਰੀਖਣ ਕਰੋ
ਮੈਂ ਇਥੇ ਅਸਾਈਨਮੈਂਟ ਤਿਆਰ ਕੀਤਾ ਹੈ
ਕੇਂਦਰ ਬਿੰਦੂ ਦੀ ਥਾਂ ਬਦਲੋ ਅਤੇ ਘੋਲ ਦਾਇਰਿਆਂ ਦਾ ਨਿਰੀਖਣ ਕਰੋ
ਮੈਂ ਸਪੋਕਨ ਟਿਯੂਟੋਰਿਅਲ ਪ੍ਰੋਜੇਕਟ ਦਾ ਅਭਾਰ ਪ੍ਰਕਟ ਕਰਦੀ ਹਾਂ ਜੋ ਕਿ ਟਾਕ ਟੂ ਏ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ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
ਇਸ ਦੀ ਹੋਰ ਜਾਣਕਾਰੀ ਤੁਸੀਂ ਇਸ ਵੈਬ ਸਾਈਟਤੇ ਦੇਖ ਸਕਦੇ ਹੋ
ਇਸ ਸਕਰਿਪਟ ਦਾ ਅਨੁਵਾਦ ਮਹਿੰਦਰ ਕੌਰ ਰਿਸ਼ਮ ਨੇ ਕੀਤਾ ਹੈ
ਇਸ ਟਿਯੂਟੋਰਿਅਲ ਵਿਚ ਸ਼ਾਮਲ ਹੋਣ ਲਈ ਧੰਨਵਾਦ